ਮੈ ਕਿਹਾ ਉਹ ਨੀ ਦੇਖੀ ਤੁਹਾਡੀ ਲਾਡੀ ਨੀ ਵੇਖੀ, ਉਹ ਗਈ ਕਿਤੇ

ਮੈਂ ਕਿਹਾ ਪ੍ਰੀਤ ਨੀ ਦੇਖੀ ਉਹ ਗਈ ਕਿਤੇ?

ਨਈਂ ਨਈਂ। ਤੁਹਾਡੀ ਲਾਡੀ ਤੁਹਾਡੀ ਜਿਹੜੀ, ਉਹਦੀ ਮੰਮੀ ਬੌਬੀ ਦੀ? ਆਹੋ ਆਹੋ। ਨਈਂ ਬੌਬੀ ਦੀ ਨਈਂ ਪਿੰਡ ਗਈ ਹੋਈ ਆ।

ਆਹੋ। ਪਿੰਡ ਗਈ ਵੀ ਹਥਨ। ਉਹਦੀ ਭੈਣ ਦਾ ਵਿਆਹ ਵਾ ਉੱਥੇ ਗਈ ਹੋਈ ਆ। ਆਹੋ ਨਈਂ ਫਿਰ ਵੇਖੀ ਮੈਂ ਕਹਿਣ ਡਈ ਸੀ ਮੈਂ ਕਿਹਾ ਉਸਨੂੰ ਪੁੱਛਣ ਡਈ ਸੀ ਸਵੇਰੇ। ਚੰਗਾ ਮੈਂ ਬਾਅਦ ਚ ਕਰਨੀ ਆ ਅੰਕਲ ਆਏ ਈ ਆ।

ਨੈਨਸੀ ਦੀਦੀ

ਹੋਰ ਕੀ ਹਾਲ ਜੇ

ਹੋਰ ਸੇਹਤ ਠੀਕ ਜੇ ਹਾਂ ਸੇਹਤਾ ਠੀਕ ਵਾਂ ਤੁਸੀਂ ਸੁਣਾਓ

ਬੱਚੇ ਗਏ ਸਕੂਲ

ਬੈਠੇ ਆ ਖਾ ਪੀਕੇ

ਹੈਨਾ ਹੋਰ ਰੋਟੀ ਪਾਣੀ ਹੈਲੋ ਹੰਜੀ ਵਧੀਆ ਵਧੀਆ ਤੁਸੀਂ ਸੁਣਾਓ ਅਸੀਂ ਵੀ ਠੀਕ ਆ ਵਧੀਆ ਵਾਂ ਹਾਂਜੀ ਬੱਚੇ ਕੰਮ ਤੇ ਗਏ ਐ ਨਾ ਕੋਈ ਗੱਲ ਨੀ ਕੰਮ ਤੋਂ ਆਉਣਗੇ ਨਾ ਫੇਰ ਆਵਾਂਗੇ

ਹਾਂਜੀ ਕੋਈ ਗੱਲ ਨੀ ਆਵਾਂਗੇ ਜ਼ਰੂਰ

ਅੱਜ ਚਨੇ ਬਣਾਏ ਦੇ ਆਪਾਂ

ਨਹੀਂ ਨਹੀਂ ਫੁਲਕੇ ਈ ਚੱਲ ਠੀਕ ਆ ਵਧੀਆ

ਹੈਨੀ ਆਏ, ਸ਼ਾਮ ਨੂੰ ਆਉਣਾ ਜੇ ਉਹਨਾਂ ਨੇ

ਹਾਂਜੀ ਓਥਰ ਬੜਾ ਅਰਮਾਨ ਕਰ ਲੈਂਦੇ ਜੇ, ਦੁਪਹਰਾ ਨੂੰ ਚੱਲ ਠੀਕ ਐ ਕਦੇ ਬਹੁ ਤੇ ਕਰੀ ਜਾਓ ਹਾਂਜੀ ਸ਼ਾਮ ਨੂੰ ਛੇ ਸੱਤ, ਸੱਤ ਕੇ ਵਜੇ ਆ ਈ ਜਾਂਦੇ ਸ਼ਾਮਾ ਨੂੰ

ਹਾਂਜੀ ਹੋਗੇ ਪੰਦਰਾਂ ਸੌਲਾ ਦਿਨ ਲੱਗਿਆ ਨੂੰ, ਏਥੇ ਪਿੰਡ ਈ

ਉਹ ਸ਼ੈਡ ਬਣਾਉਣ ਡਏ ਜੇ ਓਹਨਾ ਦੀ

ਹਾਂਜੀ ਤੂੜੀ ਤਾੜੀ ਪਾਉਣ ਵਾਸਤੇ ਸ਼ੈਡ ਬਣਾਉਣ ਡਏ ਕਿਸੇ ਦੀ

ਲੁੱਟੋ ਜੋ ਤੇ ਡੰਗਰ ਬੱਛਾ ਵਧੇਰਾ ਉਹਨਾਂ ਦਾ ਹਾਂਜੀ ਣਾਲੈ ਪਿੰਡ ਚ ਕੰਮ ਫਿਰ ਮਿਲੀ ਜਾਣ ਡਿਆ ਨਾ ਫਿਰ ਕਹਿੰਦੇ ਚਲੋ ਬਾਹਰ ਵੀ ਤੇ ਅਸੀਂ ਤੇਲ ਤੂਲ ਉਹ ਕਰ ਕੇ ਜਾਣਾ ਈ ਆ

ਇਹਦੇ ਨਾਲੋਂ ਪਿੰਡ ਚ ਈ ਚਲੋ ਥੋੜੀ ਵੀ ਦਿਆੜੀ ਮਿਲੀ ਜਾਊਗੀ ਤੇ ਚਲੋ ਵਧੀਆ ਵਾਂ ਕੱਲ ਵੀ ਪਿੰਡ ਦਾ ਏਹ ਐ ਵੀ ਤੇਲ ਖਰਚਾ ਨੀ, ਆਉਣ ਜਾਣ ਨੀ, ਕੋਈ ਚੀਜ਼ ਨੀ ਲੱਭਣੀ ਪੈਂਦੀ ਵੀ ਆ ਅਸੀਂ ਸੰਦ ਲਾ ਨਾਲੇ ਜ਼ਰਾ ਕੁ ਜਲਾਣੇ ਵੀ ਫਿਰ ਹੋਜੇ ਤੇ ਤਾਂਵੀ ਕੋਈ ਗੱਲ ਨੀ ਹੁੰਦੀ, ਪਤਾ ਹੁੰਦਾ ਕੀ ਅਸੀਂ ਪਿੰਡ ਚ ਈ ਆ

ਤੇ ਚਲੋ ਬੰਦਾ ਦਿਆੜੀ ਫਿਰ ਤੁਰ ਜਾਉ ਬਾਂਡੇ ਕੰਮ ਤੇ ਮੁੱਕਦੇ ਨੀ ਈ ਜੀਂਦਿਆ ਦੇ

ਹਾਂਜੀ ਡੈਡੀ ਡਏ ਸੀ ਫੋਨ ਕਰਨ ਡਏ ਸੀ ਓਹ ਵੀ

ਭਤੀਹ ਦਾ, ਉਹ ਸਗੋਂ ਫੋਨ ਕਰਨ ਡਏ ਸੀ ਤੇ ਮੈਂ, ਸੋਚਣ ਡਈ ਸਾ ਵੀ ਜਾਈਏ ਕਿ ਨਾ ਜਾਈਏ

ਏਹੋ ਜਹੀ ਗਰਮੀ ਚ ਦਿਲ ਵੀ ਨੀ ਕਰਦਾ ਜਾਣ ਨੂੰ ਕਿਤੇ

ਆਹੋ ਮੋਟਰਸੈਕਲ ਤੇ ਹਵਾ ਬੜੀ ਪੈਂਦੀ ਨਾ ਫਿਰ ਮੁਸ਼ਕਿਲ ਹੁੰਦੀ ਬਾਦ ਵਿੱਚ ਫਿਰ ਤੇ ਕੀ ਫਿਰ ਓਹਦਾ ਬਣਿਆ ਭਾਬੀ ਦਾ ਫਿਰ ਓਹ ਜੇ ਕੀ ਪੈਗਿਆ ਜੇ ਖਲਾਰਾਂ ਈ ਹਾਂਜੀ ਮਹੀਨਾ ਹੋਗਿਆ, ਉਹਨੂੰ ਤੇ ਮਹੀਨਾ ਮੇਰੇ ਹਿਸਾਬ ਨਾਲ਼ ਹੋ ਈ ਗਿਆ ਗਈ ਨੂੰ

ਤੇ ਕੀ ਕਹਿੰਦੀ ਆਉਣਾ ਕਿ ਨਹੀਂ ਮੇਰੇ ਹਿਸਾਬ ਨਾਲ਼ ਤੇ ਮੁਸਕਿਲ ਈ ਆ

ਪਹਿਲੇ ਦਿਨ ਈ ਨੀ ਪਹਿਲੇ ਦਿਨ ਈ ਨਈ ਸੀ ਸਹੀ ਲੱਗੀ ਓਹ ਹਮ ਬਾਈ ਫਿਰ ਜਿਹੜੀਆਂ ਚੰਗੇ ਖਾਨਦਾਨ ਦੀਆ ਉਹ ਤੇ ਘਰ ਵਸਾ ਈ ਲੈਂਦੀਆ ਪਰ ਜਿਹੜੀਆਂ ਉਹੋ ਜਹੀਆ ਹੁੰਦੀਆਂ ਤੁਹਾਨੂੰ ਪਤਾ ਈ ਆ ਫਿਰ ਜਿਹੜੀਆ ਕਈ ਐ ਨਾ, ਕਈਆ ਨੂੰ ਠੇਢਾ ਲੱਗੇ ਨਾ ਠੇਢਾ ਓਹਨੂੰ ਆਪਣੇ ਠੇਢੇ ਤੇ ਯਾਦ ਆਉਂਦਾ ਕੀ ਮੈਨੂੰ ਠੇਢਾ ਲਗਾ ਆ ਹੈਨਾ ਹਾਂਜੀ ਨਾਲੈ ਪਤਾ ਕੀ ਓਹਦਾ ਹੁਣ ਸਾਨੂੰ ਪਤਾ ਲਗਾ ਨਾਲੇ ਕਹਿੰਦੇ ਬਈ ਤਿੰਨ ਵਿਆਹ ਉਹਦੇ ਅੱਗੇ ਹੋਏ ਆ ਦੀਦੀ ਬੱਲੇ ਉਹ ਸਵਾਰੀ ਚੱਕਦੀ ਚੱਕਦੀ ਹਾਂਜੀ ਇੱਕ ਥਾਂ ਮੁੰਡਾ ਵੀ ਛੱਡ ਕੇ ਆਈ, ਇੱਕ ਥਾਂ ਕੁੜੀ ਛੱਡ ਕੇ ਆਈ ਆ ਤੇ ਜਿਹੜੀ ਜਨਾਨੀ ਤੁਹਾਨੂੰ ਪਤਾ ਫਿਰ ਏਨੇ ਥਾਵਾਂ ਤੇ ਘੁਮ ਕੇ ਆਈ ਹੋਊ ਤੇ ਉਹਦਾ ਕੀ ਭਰੋਸਾ ਐ ਵੀ ਉਹ ਜ਼ਿੰਦਗੀ ਕੱਟੇਗੀ ਕਿ ਨਹੀਂ ਕੱਟੇਗੀ

ਹਾਂ ਤੁਹਾਨੂੰ ਪਤਾ ਨਾਲੇ ਅੱਜ ਕੱਲ ਤੁਹਾਨੂੰ ਪਤਾ ਐ ਜਿਦਾ ਦਾ ਮਹੋਲ ਚੱਲਣ ਡਿਆ ਵਾਂ

ਹਾਂਜੀ ਉਹਨੂੰ ਤੇ ਸਿਰਫ਼ ਬਸ ਪੈਸਾ ਚਾਹੀਦਾ ਸੀ ਤੇ ਕਿਤੇ ਹਮ ਪੈਸਾ ਹੋਏ ਤੇ ਮੈਂ ਚਲੋ ਹੱਥ ਸਾਫ ਕਰਕੇ ਤੇ ਜਾਵਾ

ਏਹ ਮੇਰੇ ਭਰਾ ਨੂੰ ਨਾਲ਼ ਲੈ ਕਹਿੰਦੇ ਸੀ ਛਾਪ ਸੀ ਉਹਦੀ, ਛਾਪਾਂ ਏ ਬਸ ਉਹਦੇ ਕੋਲ ਦੋ ਉਹ ਖੜੀਆ ਨੇ ਇੱਕ ਉਹਦੀ ਆਪਣੀ ਸੀ ਇੱਕ ਇੱਧਰ ਦੀ ਸੀ ਮੁੰਡੇ ਦੀ ਸੀ

ਹਾਂਜੀ ਜਿਹੜੀ ਏਹਨਾ ਨੇ ਪਾਈ ਸੀ ਨਿਕਾਹ ਤੇ ਇੱਕ ਉਹ ਸੀ ਇੱਕ ਮੁੰਡੇ ਦੀ ਸੀ ਜਿਹੜਾ ਏਹੋ ਜਿਹਾ ਵਿਆਹ ਹੁੰਦਾ ਉਹਦੇ ਚ ਛਾਪ ਕਾਹਦੀ ਹੁੰਦੀ ਐ ਹਾਂਜੀ ਨਹੀਂ ਫਿਰ ਦਵਾਰਾਂ ਬਣਾਈ ਸੀ ਨਾ ਇਹਨਾਂ ਨੇ, ਕਹਿੰਦੇ ਸੀ ਫਿਰ ਨਿਕਾਹ ਤੇ ਨਿਕਾਹ ਤੇ ਛਾਪ ਤੇ ਕੀਤਾ ਸੀ ਨਾ ਅਸੀਂ ਤੇ ਫਿਰ ਨਿਕਾਹ ਤੇ ਕਹਿੰਦੇ ਛਾਪ ਤੇ ਫਿਰ ਬਣਨੀ ਸੀ ਨਾ ਓਹਦੀ

ਅਸੀਂ ਸਗੋਂ ਕੱਪੜੇ ਕੁਪੜੇ ਵੀ ਬਣਾਕੇ ਸਗੋਂ ਦਿੱਤੇ ਸੀ

ਦੋ ਛਾਪਾ ਵੰਜ ਕਿੰਨੇ ਦੀਆ ਨੇ ਹੈਨਾ ਹਾਂ ਤੇ ਨਾਲੇ ਉਹਦੇ ਖੁਦ ਉਹਦੇ ਭਰਾ ਨੇ ਵੱਡੇ ਨੇ ਭਰਾ ਦੇ ਨੇ ਫੋਨ ਕਰ ਕੇ ਦੱਸਿਆ ਸੀ ਸਾਨੂੰ

ਕੀ ਉਹਨਾਂ ਨੇ ਵੀ ਇਹਨਾਂ ਦਾ ਨਕਲ ਧੰਦਾ ਬਣ ਚੁੱਕਾ ਵਾਂ ਏਹ ਇੱਕ ਭਰਾ ਵਾਂ ਉਹਦਾ ਨਾਲ਼ ਰਲਿਆ ਓਹਦੀ ਮਾਂ ਵੀ ਨਾਲ਼ ਰਲੀ ਐ ਵਹੁਟੀ ਦੇ ਤਿਨੈ ਜਣੇ ਕਹਿੰਦੇ ਏਹੋ ਕੰਮ ਈ ਕਰਦੇ ਆ ਪਹਿਲਾਂ ਆਪੇ ਰਿਸ਼ਤਾ ਜੋੜਦੇ ਐ ਫਿਰ ਆਪੇ ਰਿਸ਼ਤਾ ਤੋੜ ਦਿੰਦੇ ਐ ਆਹੋ ਤੇ ਓਹ ਲੈ ਜਾਂਦੀ ਲੁੱਟ ਪੁੱਟ ਕੇ

ਤੇ ਏਹ ਤੇ ਚਲੋ ਏਹਨਾ ਏਹਨਾ ਗੱਲ ਤੋਂ ਈ ਏਹਨਾ ਲੋਕਾਂ ਤੋਂ ਹੁਸ਼ਿਆਰ ਹੋਕੇ ਰਹਿਣਾ ਚਾਹੀਦਾ ਵਾਂ ਇਨਸਾਨ ਨੂੰ ਫਿਰ ਉਸ ਵੇਲ਼ੇ ਦਿਲ ਚ ਥੋੜਾ ਬਣਦਾ ਕਿਸੇ ਦੇ ਚ ਵੜਿਆ ਹੁੰਦਾ

ਹੁਣ ਬੜੀ ਘਰ ਚ ਪਰੇਸ਼ਾਨੀ ਚਲਦੀ ਐ ਕਿ ਪਰੇਸ਼ਾਨੀ ਤੇ ਹੁੰਦੀ ਐ, ਵਾਰ ਵਾਰ ਇਹੋ ਕੁਜ ਕੱਲ ਵੀ ਕੱਲ ਰਾਤ ਵੀ ਸ਼ਾਮੀ ਪਈ ਮੈਨੂੰ ਫੋਨ ਆਇਆ ਸੀ ਸਾਢੇ ਕੁ ਨੌ ਵਜੇ, ਤੇ ਦੋਨੇ ਭਰਾ ਆਪਸ ਵਿੱਚ ਈ ਬੋਲਣ ਡਏ ਸੀ ਆਹੋ ਤੇ ਕੀ ਕਰਨਾ ਬੋਲ ਕੇ ਫ਼੍ਰੀ ਕਰਕੇ ਨਿੱਕਾ ਡਿਆ ਸੀ ਨਿੱਕਾ ਸੁਣਾਉਣ ਮੈਨੂੰ ਵੀ ਦੀਦੀ ਵੇਖਲਾ ਵੀ ਇੱਕ ਪਾਸੇ ਅਸੀਂ ਰੋਟੀ ਪਾਣੀ ਦੇਣ ਡਏ ਇੱਕ ਪਾਸੇ ਏਨਾਂ ਇਹਦਾ ਕਰਨ ਡਏ ਆ ਤੇ ਫੇਰ ਵੀ ਸਾਡੇ ਤੇ ਦੋਸ਼ ਤੇ ਦੋਸ਼ ਲਾਈ ਜਾਣ ਡਿਆ ਵਾਂ

ਆ ਤੇ ਫੇਰ ਜਿਹੜਾ ਬੰਦਾ ਤੁਹਾਨੂੰ ਪਤਾ ਸ਼ਰਾਬ ਤੇ ਨੀ ਪੀਂਦਾ ਨਹੀਂ ਨਹੀਂ ਖਾਂਦਾ ਪੀਂਦਾ ਨੀ ਜੇ ਕੁੱਖ ਵੀ ਓਦਾ ਈ ਮਤਲਬ ਕੀ, ਪਰੇਸ਼ਾਨੀ ਐ ਨਾ ਮਤਲਬ ਵੀ ਘਰ ਟੁੱਟਿਆ ਵਾਂ ਹੁਣ ਘਰ ਵੀ ਤੇ ਜੋੜਨਾ ਇਨਸਾਨ ਦੇ ਹੱਥ ਵਸ ਈ ਐ ਏਸਤਰਾਂ ਨਾ ਸਾਡੀ ਕੁੜੀ ਕਲੇਰਾਂ ਵਾਲੀ ਉਹਦੇ ਦੇਰ ਦਾ ਦੇਰ ਉਹਦੇ ਦਾ ਨਾ ਹਿਸਾਬ ਲਾਲਾ ਤੂੰ ਵੀ ਤਿੰਨ ਚਾਰ ਵਾਰ ਆਈਆ, ਤਿਨੈ ਚਾਰੇ ਛੱਡ ਛੱਡ ਕੇ ਚੱਲ ਗਈਆ ਤੇ ਉਤੋਂ ਉਹ ਵੀ ਖਾਂਦਾ ਪੀਂਦਾ ਓਸਤਰਾਂ ਵੀ ਵੀ ਏਹ ਐ ਵੀ ਘਰ ਪੂਰਾ ਬਣਿਆ ਇਕਦੇ ਦੋ ਮੁੰਡੇ ਕੱਲੇ ਕੱਲੇ ਛੱਡ ਕੇ ਚੱਲ ਗਈ ਐ ਹੈਂ ਹਮ ਤੇ ਇੱਕ ਪਹਿਲਾਂ ਫੇਰ ਕੀਤੀ ਫੇਰ ਉਹ ਪਰਾਵਾਂ ਪੰਜ ਛੇ ਮਹੀਨੇ ਰਹੀ ਫੇਰ ਚੱਲਗੀ ਹਮ ਫੇਰ ਕੀਤੀ ਉਹ ਫੇਰ ਚੱਲਗੀ ਹੈਂ ਤੇ ਹੁਣ ਏਹ, ਜਦੋਂ ਸਾਡੇ ਵਿੱਕੀ ਦਾ ਵਿਆਹ ਸੀਨਾ ਉਦੋਂ ਉਹਨੇ ਪਤਾ ਕੀ ਕੀਤਾ ਉਹਦੋ ਉਹਨੇ ਲੀੜਾ, ਆਪਣਾ ਲੈ ਲੈ ਕੁੜੀ ਦੇ ਮਗਰ ਮਗਰ ਫਿਰਨਾ ਵੀ ਜਿਸਤਰਾਂ, ਮੈਂ ਇਹਨਾਂ ਦਾ ਬੜਾ ਕਰਣੀ ਐ ਉਦਾ ਕਰਦੀ ਵੀ ਵਧੇਰਾ ਰਹੀ ਐ ਕੁੜੀਆ ਨਾਲ਼ ਉਹਦੇ ਨਾਲ਼ ਸਾਡੀ ਵੀ ਏਦਾ ਈ ਕਰਦੀ ਹੁੰਦੀ ਸੀ ਕਿ ਪਹਿਲਾਂ ਬਹੁਤ ਕਰਦੀ ਰਹੀ ਪਹਿਲੀ ਵਹੁਟੀ ਜਿਹਦੀ ਸਤ ਸਾਲ ਸਾਡੇ ਕੋਲ ਰਹਿ ਕੇ ਗਈ ਐ ਬੜਾ ਕਰਦੀ ਰਹੀ ਐ

ਉਹ ਮੰਮੀ ਜਦੋਂ ਏਦਾਂ ਹੋਈ ਫੇਰ ਈ ਖਰਾਬ ਕਰਨ ਲੱਗੀ

ਹਾਂਜੀ ਉਦਾ ਬਹੁਤ, ਸਹੀ ਸੀ ਉਹ ਵੀ ਪਰ ਬਾਦ ਚ ਦੇਖੋ ਜਦੋਂ ਤੁਹਾਨੂੰ ਪਤਾ ਇੱਕ ਵਾਰੀ ਵਿਗਾੜ ਘਰ ਚ ਪੈਜੇ ਤੇ ਫਿਰ ਓਹ

ਏਹੋ ਜਹੀਆ ਬੜੀਂਆ ਹੁੰਦੀਆਂ ਵਾਂ ਆਹੋ ਗੱਲ ਫਿਰਨ ਫਿਰਨ ਵਾਲੀਆਂ ਸਵਾਦ ਚੱਕਣ ਵਾਲਿਆਂ ਕਰ ਕਰ ਕਦੀ ਕਿਤੇ ਕਦੀ ਕਿਤੇ, ਹੈਨਾ

ਕਈ ਜਿਹੜੀਆਂ ਹੁੰਦੀਆਂ ਨਾ , ਏਰਾ ਭਰਾ ਭਰਾ ਦੇ ਘਰੋਂ ਮਰਗੀ ਨਾ ਮਰਗੀ ਤੇ ਜਿਸ ਵੇਲ਼ੇ ਅਸੀਂ ਓਹਨੂੰ ਕਹਿਣਾ ਵੀ ਰਿਸ਼ਤਾ ਕਰਲੇ ਤੇ ਉੱਤੋਂ ਉਹਦਾ ਮੁੰਡਾ ਸੀ ਪਹਿਲੀ ਦਾ ਤੇ ਉਹਨੇ ਪਤਾ ਕੀ ਕਮ ਉਹਨੇ ਕਹਿਣਾ ਵੀ ਮੈਂ ਕਰਨਾ ਵਾਂ ਭਾਂਵੇ ਮੈਨੂੰ ਕੋਈ ਮਾੜਾ ਈ ਠੱਕਰ ਜੇ ਨਾ ਮਾੜੇ ਘਰ ਦੀ ਟਕਰਜੇ ਤੇ ਮੈਂ ਕਰਨਾ ਜਿਹੜਾ ਕੋਈ ਨਿਆਣੇ ਮੇਰਾ ਮੁੰਡਾ ਵਾਂ ਤੇ ਜੀਦੇ ਕੋਈ ਪਿੱਛੇ ਨਾ ਕੋਈ ਹੋਵੇ, ਮੈਨੂੰ ਕੁਆਰੀ ਮਿਲੇ ਹਮ ਉਹਦਾ ਫਿਰ ਏਹ ਸੀ ਵੀ ਉਹਦੀ ਆਸ ਸੀ, ਉਹਨੂੰ ਉਹ ਕੁੜੀ ਚਲੋ ਕੁਵਰੀ ਮਿਲਗੀ ਹਲੇ ਹੈ ਵੀ ਹੌਲੀ ਜਹੀ ਉਮਰ ਦੀ ਸੀ ਤੇ ਸਾਡੇ ਨਿਆਣੇ ਪਤਾ ਮਖੋਲ ਕਰਦੇ ਪਤਲੀ ਜਹੀ ਸੀ ਬਿਲਕੁਲ ਈ ਭਰਜਾਈ ਮੇਰੀ ਓਹਨੂੰ ਨਿਆਣੇ ਮਖੋਲ ਕਰਦੇ

ਨਿਆਣਿਆ ਮਖੌਲ ਕਰਨਾ ਕਹਿਣਾ, ਮਾਮਾ ਤੁਹਾਡੇ ਕੋਠੇ ਦੇਖ ਕਿੰਨੇ ਨੀਵੇ ਨੀਵੇ ਐ, ਮਾਮੀ ਨੂੰ ਸਾਂਬ ਕੇ ਰੱਖੀ ਉੱਡ ਨਾ ਜਾਏ ਕਿਤੇ ਨੇਰੀ ਨਾਲ਼ ਹੈ

ਹਾਂਜੀ, ਹਾਂਜੀ ਵਧੀਆ ਤੁਸੀਂ ਸੁਣਾਓ? ਤੇ ਉਹਦੇ ਕੋਲੋਂ ਤੁਰਿਆ ਨੀ ਜਾਂਦਾ, ਵੇਖੀ ਐ ਨਾ? ਹਾਂਜੀ ਹਾਂਜੀ ਵੇਖੀ ਸੈ ਪਰ ਕੰਮ ਵੀ ਓਹਦਾ ਏਨਾਂ, ਬਹੁਤ ਕੰਮ ਐ ਓਹਦਾ, ਪਰ ਓਹਨੂੰ ਏਹ ਆ ਵੀ ਓਹਨੂੰ ਸੁਖ ਆ ਹੈਨਾ ਹਾਂ ਕੋਕਾ ਦੇਖ ਤੇ ਫੇਰ ਈ ਸਿੱਧਾ ਫੇਰ ਈ ਬਣਦੀਆ ਨੇ ਕੇ ਸੁਖ ਬੜਾ ਓਹਨੂੰ ਤੇ ਉਹ ਐ ਐ ਓ ਵੀ, ਓਹਨੂੰ ਚੱਲ ਏਹ ਐ ਹੁਣ ਕੰਮ ਈ ਓਹਨੂੰ ਬੜਾ ਪੈਂਦਾ ਚਾਰ ਪੰਜ ਨਿਆਣੇ ਸਾਂਭਣ ਡਈ ਐ, ਆਹ ਲਾਲਾ ਵੀ ਰਿਕੀ ਦੇ ਹੁਣ ਮੁੰਡਾ ਹੋਇਆ ਨਾ?

ਫਿਰ ਮੈਂ ਫੁਲਕੇ ਲਾਏ ਫੁਲਕੇ ਲਾਕੇ ਫਿਰ ਮੈਂ, ਸਬਜ਼ੀ ਬਣਾਕੇ, ਤੇ ਫੇਰ ਮੈਂ ਨਿਆਣੇ ਨਵਲ ਕੇ ਆਪ ਨਾਹ ਕੇ, ਓਹਨਾ ਨੂੰ ਸਕੂਲੇ ਘੱਲਾਂ ਕੇ ਤੇ ਫੇਰ ਰੋਟੀ ਲੇਕੇ ਆਈ, ਤੇ ਕਹਿੰਦੀ ਵੀ ਸਾਢੇ ਛੇ ਵਜੇ ਅਸੀਂ ਵੇਹਲੇ ਗੁਰਦਾਸਪੁਰੋਂ ਵੀ ਹੋਕੇ ਵੀ ਘਰ ਚਲਗੇ ਸਾ ਸੱਤ ਨੀ ਸੀ ਵੱਜਣ ਦਿੱਤੇ

ਰੋਟੀ ਦੇ ਕੇ ਓਹਨਾ ਨੂੰ ਪਰੀ ਤਾਂ ਹਸੈ, ਕਹਿੰਦੀ ਵੀ ਤੂੰ ਤੇ ਛਾਪਾ ਮਾਰਿਆ ਸਾਡੇ ਭਾਵੇ ਨਿਆਣੇ ਚੁੱਕ ਕੇ ਲੈ ਜਾਂਦੇ ਮਾਮਾ ਤੇ ਕਹਿੰਦਾ ਲੈ ਜਾਂਦੇ ਤੁਹਾਨੂੰ ਉੱਥੇ ਕੀ ਪਤਾ ਲਗਣ ਡਿਆ ਸੀ

ਏਦਾਂ ਹਾਸਾ ਪਈਆ ਤੇ ਕਹਿੰਦੀ ਵੀ ਦੀਦੀ ਤੁਹਾਨੂੰ ਪਤਾ ਸੀ ਮੈਂ ਰੋਟੀ ਖਾ ਲੈਣੀ ਐ ਤੇ, ਦੋ ਚਾਰ ਦਿਨ ਮੇਲਾ ਓਥੇ ਰਹੇ ਦੋਵੇ ਦਿਨ ਮਨੈ ਰਹੇ ਰੋਟੀਆਂ ਪਕਾ ਕੇ ਓਹਨਾ ਨੂੰ ਦੇ ਕੇ ਆ ਕੇ ਫੇਰ ਨਿਆਣੇ ਹਲੇ ਏਹ ਸੀ ਵੀ ਦੋ ਤਿਨ ਵਿੱਚ ਛੁੱਟੀਆ ਵੀ ਰਹੀਆਂ ਹਾਂਜੀ ਣਾਲੈ ਮਾਂ ਪੇ ਦੀ ਸੇਵਾ ਹੁੰਦੀ ਤੇ ਜੇ ਉਹ ਚੰਗੇ ਆ ਉਹਨਾਂ ਨੂੰ ਚੰਗਾ ਈ ਕਹਿਣਾ ਵਾਂ ਚੰਗੇ ਨੂੰ ਬੰਦਾ ਚੰਗਾ ਈ ਕਹਿੰਦਾ ਵਾਂ ਬਸ -ਬਸ, ਚੰਗੇ ਨੂੰ ਬੰਦਾ ਚੰਗਾ ਹੀ ਕਹਿੰਦਾ ਵਾ ਕੱਲ ਵੀ ਆਏ, ਅੱਜ ਵੀ ਹੁਣ ਉਹ ਆਏ ਦੇ ਨੇ ਸਵੇਰ ਦੇ ਓਥੇ ਤੇ ਜਦੋਂ ਨੂੰ ਆਉਣਾ ਸੀ, ਤੇ ਪਰਸੋਂ ਆਏ ਸੀ ਨਹੀਂ ਕੱਲ ਈ ਆਏ ਸੀ

ਹਾਂਜੀ ਕਿ ਹਾਲ

ਹੋਰ ਸੁਣਾਓ

ਹੋਰ ਕਿ ਕਰਨ ਡਏ

ਮੁਫ਼ਤ ਹੋ ਹੁਣ

ਠੀਕ ਆ ਹੋਰ ਸੁਣਾਓ ਕੋਈ ਗੱਲਬਾਤ

ਹਾਂਜੀ ਹਾਂਜੀ, ਵਿਆਹ ਹੋ ਗਿਆ ਇਲੁ ਦਾ